ਤੇ ਉਸ ਚਕਰ ਤੁਸੀਂ ਜਿਆਦਾ ਉਹਨੂੰ ਕਰ ਦੋ ਗੇ ਹਾਂ ਹਾਂ ਉਸੀ ਕਿੰਨੀ ਦੇਰ ਰੱਖਦੇ ਓ ਮੈਂ ਉਹਨੂੰ ਜਿਆਦਾ ਤੋਂ ਜਿਆਦਾ ਅਗਰ ਬਹੁਤ ਜਿਆਦਾ time ਏ ਤੇ ਦੱਸ minute ਬੱਸ ਅੱਛਾ ਨੀਂ ਮੈਂ ਤੇ ਪੰਜ ਮਿੰਟ ਹੀ ਰੱਖਦੀ ਆ ਸਾਡੇ ਚਾਰ ਪੰਜ ਸਾਡੇ ਚਾਰ ਪੰਜ ਸਾਡੇ ਚਾਰ minute ਵਿੱਚ ਪੰਜ minute ਵਿੱਚ ਉਹ properly ਨਹੀਂ ਪਕਦੀ ਅੱਛਾ

ਨਹੀਂ ਵੈਸੇ ਚਲੋ ਦੇਖ ਕੇ ਇਹ system ਨਾਲ ਵੀ ਬਣ ਕੇ ਦੇਖਾ ਗੀ next ਹੁਣ ਮੈਂ ਅਗਰ ਮੈਂ ਤੁਹਾਨੂੰ ਚਾਵਲ ਦੀ ਦਸਾ ਕੀ ਚਾਵਲ ਦੀ ਕਿਸ ਤਰ੍ਹਾਂ ਬਣਾਨੀ ਏ or soft ਕਿਸ ਤਰ੍ਹਾਂ ਬਣਾਨੀ ਏ ਉਹਦਾ ਤਰੀਕਾ ਕੀ ਏ ਤੁਸੀਂ ਚਾਵਲ ਜਿਵੇਂ ਇੱਕ ਕਟੋਰੀ ਚਾਵਲ ਲਿਤੇ ਨੇ ਨਾ

white ਦਾਲ ਲੈਣੀ ਏ white ਦਾਲ

white ਦਾਲ ਨੂੰ ਤੁਸੀਂ

ਹਾਂ ਹਾਂ ਉਬਲੇ ਹੋਏ ਚਾਵਲ ਲੈਣੇ ਨੇ ਇੱਕ ਕਟੋਰੀ ਅੱਛਾ ਹਾਂ ਉਬਲੇ ਹੋਏ ਚਾਵਲ ਇਹ ਜਿਹੜੇ ਭਿਜੇ ਹੋਏ ਚਾਵਲ or ਜਿਹੜੀ ਦਾਲ ਭਿਜੀ ਹੋਈ ਸੀ ਉਹਦੇ ਨਾਲ grind ਕਰਨੇ ਨੇ

ਜੇ ਤੁਸੀਂ ਬਣਾਉਗੇ ਨਾ ਤੇ ਤੁਹਾਡੀ rice ਵਾਲੀ ਇਡਲੀ ਵੀ ਬਹੁਤ soft ਬਣੇ ਗੀ ਅਗਰ ਤੁਸੀਂ boiled rice ਨਹੀਂ ਪਾਉ ਗੇ ਨਾ ਤੇ ਉਹ ਥੋੜੇ time hard ਹੋ ਜੇ ਗੀ

ਹਮ ਇਹ ਇੱਕ

ਅੱਛਾ ਅੱਛਾ

ਸਿੱਖੇ ਨੇ ਹੁਣ ਇੱਥੇ ਦਾ ਸਾਂਬਰ or ਸਾਡੇ ਉੱਥੇ ਦੇ ਸਾਂਬਰ ਵਿੱਚ ਬਹੁਤ difference ਹੈ ਹਾਂ ਹਾਂ ਮੈਂ ਪਤਾ ਨੀਂ ਕਿੱਥੇ ਖਾਦਾ ਸੀ taste ਬਹੁਤ ਹਾਂ Bombay ਅੰਦਰ ਹਜੂਰ ਸਾਹਿਬ ਉਹ ਵੀ ਉਹੀ side ਪੈ ਜਾਂਦੀ ਏ ਨਾ

ਹਜੂਰ ਸਾਹਿਬ ਬਣਦਾ Maharashtra ਵਿੱਚ

ਹਾਂ Maharashtra ਦੇ ਸਾਂਬਰ ਦਾ style ਵੀ different ਏ

ਸੱਸ ਈ Maharashtra ਦੀ ਏ

ਹਾਂ ਉਹਦੇ ਸਾਂਬਰ ਦਾ style ਵੱਖਰਾ ਮੇਰੀ ਅੰਮਾ ਜਿਹੜੀ ਮੇਰੇ ਕੰਮ ਕਰਦੀ ਏ ਉਹਦਾ

ਸਾਡੇ ਉੱਥੇ ਸਾਂਬਰ ਬਣਦਾ with vegetables vegetables ਪੈ ਕੇ ਵੀ ਸਾਂਬਰ ਸਾਂਬਰ ਹੁੰਦਾ ਇੱਕ ਸਾਂਬਰ ਮਾਸਲਾ ਹੁੰਦਾ ਤੁਸੀਂ ਬਾਜਾਰੋ ਸਾਂਬਰ ਮਸਾਲਾ ਲੈ ਆਉ

ਅੱਛਾ ਅੱਛਾ ਤੇ MDH ਦਾ ਸਾਂਬਰ ਮਸਾਲਾ ਹੀ ਲਿਆਈ ਦਾ ਅਸੀਂ ਤੇ ਚਲੋ ਉਹ ਲਿਆਂਦੇ ਓ ਉਹ ਵੀ ਵਧੀਆ ਜਿਹੜਾ south Indian

ਸਾਂਬਰ ਮਸਾਲਾ ਉਹ special ਉਹਨਾ ਦਾ ਈ ਏ

ਸੀ ਤੇ ਮੈਂ ਇੱਕ packet ਲੈ ਕੇ ਆਈ ਸੀ ਸਾਂਬਰ ਮਸਾਲੇ ਦਾ

ਠੀਕ ਏ ਠੀਕ ਏ ਲੈ ਆਵਾਂ ਗੀ ਮੈਂ ਸਾਂਬਰ ਮਸਾਲੇ ਦਾ ਲੈ ਆਈ ਸੀ ਮੈਂ ਇੱਕ ਨਾ ਇਮੀ ਇਮ ਅਹ ਅਹ rice ਦਾ ਲੈ ਆਈ ਸੀ ਉਹਨੂੰ rice ਬੋਲਦੇ ਨੇ rice

rice ਇਹਨਾ ਦੇ ਮੈਂ ਮਸਾਲੇ

ਤੇ ਮੈਂ ਕਿਆ ਇਹ ਲੋਕ ਮਸਾਲੇ ਕੀ ਬਣਾਨ ਗੇ ਇਹਨਾ ਨੂੰ ਬਣੇ ਬਣਾਏ ਮਸਾਲੇ ਈ ਲਿਆ ਦੇਵਾ ਅੱਛਾ ਅੱਛਾ ਹਾਂ ਉਹ ਇਮਲੀ ਵਾਲੇ ਚਾਵਲ ਹੁੰਦੇ ਏ ਨਾ ਜਿਵੇਂ ਉਹ rice

ਉਹ ਸਾਡੇ ਮਤਲਬ ਸਾਡੇ south ਵਿੱਚ ਬਹੁਤ famous ਨੇ ਅੱਛਾ

ਅੱਛਾ ਅੱਛਾ ਹਰ ਇੱਕ state ਦੀ ਅੱਲਗ ਅੱਲਗ dishes ਨੇ ਨਾ

ਆਂਦਰਾ ਦਾ ਮਸਾਲਾ ਬਹੁਤ ਤਿੱਖਾ ਅੱਛਾ ਅੱਛਾ

ਦੋ ਹਫਤੇ ਦਾ trip ਬਣਾ ਕੇ ਆਣਾ ਘੁੰਮਣ ਚਲਾ ਗੇ

ਹਾਂ ਹਾਂ ਸਾਂਬਰ ਖਾਵਾ ਗਈ ਤੇਰੇ ਹੱਥ ਦੀ ਬੰਦ ਗੋਭੀ ਖਾਵਾ ਗੀ ਵੈਸੇ ਮੈਂ ਵੀ ਬਣਾਵਾ ਗੀ ਅੱਛਾ ਲੱਗਿਆ system ਮੈਨੂੰ ਕਿਉਂਕਿ ਹੁਣ ਨਾਰੀਅਲ ਤੇ ਹੁਣ ਇੱਥੇ ਵੀ ਕਹਿਣ ਲੱਗ ਗਏ ਨੇ ਜਿਵੇਂ ਹੁਣ ਸਾਨੂੰ ਵੀ diet chart ਦਿੰਦੇ ਨੇ ਨਾ

salad ਬੋਲਦੇ ਨੇ ਦੁਪਹਿਰ ਦੁਪਹਿਰ ਲਈ salad ਖਾਣਾ ਤਾਂ

ਉਹਨਾ ਦੇ ਤਿੰਨ ਚੀਜ਼ਾਂ ਤਾਂ compulsory bakery ਦੀਆਂ ਨੇ ਇੱਕ ਜਿਸ ਤਰ੍ਹਾਂ ਟਮਾਟਰ ਹੋ ਗਿਆ ਹੋ ਗਿਆ

ਹਾਂਜੀ ਵਧੀਆ ਤੁਸੀਂ ਸਨਾਓ ਬੱਸ ਵਧੀਆ ਮੈਂ ਤਾਂ ਹੁਣ ਨਾ ਫਿਲਮ ਦੇਖ ਕੇ ਹਟੀ ਸੀ

ਹਾਂਜੀ ਵਧੀਆ ਹੈ comedy ਫਿਲਮ ਹੈ ਤੁਸੀਂ ਦੇਖੀ ਹੈ ਹਾਂਜੀ ਦੇਖੀ ਤਾਂ ਹੈਂ ਵਧੀਆ family ਦੇ ਵਿੱਚ ਪਰਿਵਾਰ ਦੇ ਵਿੱਚ ਬਹਿ ਕੇ ਦੇਖਣ ਆਲੀ ਵਧੀਆ ਫਿਲਮ ਆ

ਹਿੰਦੀ ਦਾ ਤਾਂ ਇਹੀ ਤਾਂ ਸਮਝ ਨੀ ਆਉਂਦਾ ਵੀ ਦੇਖੋ ਪਹਿਲਾਂ ਬਹੁਤ ਵਧੀਆ ਸੀ ਹਨਾ ਆਪਾ ਜਿਵੇਂ ਮਰਜ਼ੀ ਸਾਰੇ ਪਰਿਵਾਰ ਚ ਬਹਿ ਕੇ ਦੇਖ ਸਕਦੇ ਸੀ ਹੁਣ ਤਾਂ ਅੱਜਕਲ ਦੀਆਂ ਫ਼ਿਲਮਾ ਦਾ ਪਤਾ ਹੀ ਨਹੀਂ ਹੈ ਨਾ ਨਾਮ ਦਾ ਪਤਾ ਲੱਗਦਾ

ਹਾਂ ਸਟੋਰੀਆਂ ਕੀ ਬਣਦੀਆਂ ਨੇ ਕਿਹੜੀ ਉਹ ਦੂਸਰੀ ਫਿਲਮ north east ਆਲਿਆਂ ਦੀਆਂ ਫ਼ਿਲਮਾ ਚੱਕ ਕੇ ਆਪਣੇ ਕੰਨੀ convert ਕਰ ਲੈਂਦੇ ਨੇ ਇਹ

ਹਨਾ ਤੇ ਅੱਜਕਲ ਨਾ ਪਰਿਵਾਰ ਚ ਬਹਿ ਕੇ ਦੇਖਣ ਜੋਗੇ ਹਾਂ ਗਾਣੇ ਗੁਨੇ ਸੁਣਨ ਜੋਗੇ ਨੀ ਹੈਗੇ ਏਵੇਂ ਦੇ ਹੁੰਦੇ ਨੇ ਨਾ ਦੇਖਣ ਯੋਗ ਕੱਪੜੇ ਵਗੈਰਾ ਤੇ ਪਹਿਲਾਂ ਫ਼ਿਲਮਾ ਬਹੁਤ ਵਧੀਆ ਸੀਗੀਆਂ

ਹਾਂਜੀ ਉਹ ਹਮ ਸਾਥ ਸਾਥ ਹੈਂ

ਹਮ ਆਪਕੇ ਹੈ ਕੋਣ ਹੋਗੀ ਹੁਣ ਹਮ ਸਾਥ ਸਾਥ ਹੈ ਹਨਾ

ਕਿੰਨੀਆਂ ਵਧੀਆ ਫ਼ਿਲਮਾ ਸੀਗੀਆਂ ਇਹ

ਜਿਵੇਂ ਆਪਣੇ parents ਦੇਖਦੇ ਸੀ ਪਹਿਲਾਂ ਉਹ ਦੇਖਲੀ ਕਿਹੜੀ soldier ਹੋਗੀ ਆਹ don ਦੇਖਲੋ

ਉਹ ਵੀ ਹਾਂਜੀ ਬਹੁਤ ਵਧੀਆ ਸੀਗੀਆਂ ਸਾਰੀਆਂ ਫ਼ਿਲਮਾ ਚ ਪਰ ਅੱਜ ਦੇ time ਦੇ ਵਿੱਚ ਜੇ ਆਪਾਂ ਕਹਿਏ ਤਾਂ ਕੋਈ ਮਤਲਬ ਉਹਨਾ ਦੇ story ਦਾ ਨੀ ਪਤਾ ਲੱਗਦਾ

ਪੁੱਛੋਗੇ ਮੈਨੂੰ ਤਾਂ ਇਹਨਾ ਦੇ ਨਾਮ ਵੀ ਨੀ ਪਤਾ ਵੀ ਕਿਹੜੀ ਫਿਲਮ ਕੋਈ ਆ ਰਹੀ ਆ ਕੋਈ ਜਾ ਰਹੀ ਆ

ਇਹੀ ਤਾਂ ਹੈ ਵੀ ਅੱਜਕਲ ਹੁਣ ਪਤਾ ਕੀ producer ਵੀ ਬਚਾਰੇ ਅੱਜਕਲ ਪੁਰਾਣੀਆਂ ਸਟੋਰੀਆਂ ਨੂੰ ਘਸਾ ਪੂਸਾ ਕੇ ਉਹ ਵੀ ਕੀ ਕਰਨ ਉਹਨਾ ਨੂੰ ਤਾਂ ਖੁਦ ਨੀ ਸਮਝ ਆਉਂਦਾ direct

ਇਹਨਾ ਨੇ ਹੁਣ ਏਵੇਂ ਸਾਰੀਆਂ ਦਾ ਅੱਗੇ ਆਉਣ ਵਾਲੇ time ਚ ਦੇਖਿਓ ਭੁੱਠਾ ਗੁਲ ਕਰ ਦੇਣਾ ਉਹ ਦੇਖੋ netflix ਦੇਖਲੋ ਉਹ੍ਤੇ ਕਿੰਨੀ ਜਿਆਦਾ

ਉਹੀ ਤਾਂ ਹੈ ਵੀ ਹੁਣ ਉਹ ਅਮ ਦੇਖੀ ਜਾਣੇ ਆ ਉਹ vlogs ਹਨਾ followers ਪਿੱਛੇ ਅਗਲਾ ਕਿੰਨਾ ਕੁਛ ਕਰਦਾ ਆਪਣੇ ਪੈਸੇ ਕਮਾਉਣ ਨੂੰ

ਉਹੀ ਤਾਂ ਹੈ ਹੁਣ ਜੇ ਆਪਾਂ ਸੋਚਿਏ ਪੁਰਾਣੀਆਂ ਫ਼ਿਲਮਾ ਜਿਹੜੀਆਂ ਬਣੀਆਂ ਸੀਗੀਆਂ ਉਹ ਉਹ ਉਹ time ਦੇਖੋ ਉਹ ਆਪਾਂ ਵੀ ਜਦੋਂ ਛੋਟੇ ਛੋਟੇ ਹੁੰਦੇ ਸੀ ਕਿੰਨੀਆਂ ਪੁਰਾਣੀਆਂ ਫ਼ਿਲਮਾ ਉਹ ਅੱਜ ਵੀ ਜਿੰਦਾਂ ਨੇ ਹਾਂਜੀ ਹੁਣ ਵੀ ਆਪਾਂ ਜੇ ਦੇਖਣ ਬੈਠੀਏ

ਹੁਣ ਵੀ ਉਹ ਲੈਲਈਏ ਤਾਂ ਵਧੀਆ ਲੱਗੂ ਜੇ ਜਜ ਦੀਆਂ ਫ਼ਿਲਮਾ ਆਪਾਂ ਦੁਬਾਰਾ ਦੇਖਣ ਲੱਗ ਜਾਈਏ ਆਪਾਂ ਕਹਾਂਗੇ ਨਹੀਂ ਯਾਰ ਵਧੀਆ ਨੀ ਹੈ ਛੱਡ ਪਰੇ first time ਹੈ ਦੇਖਣੀ ਸਾਡੇ time ਦਾ ਪਤਾ ਨੀ ਕਿਵੇਂ ਨਿਕਲਣਾ

ਉਹ ਵਾਲੀਆਂ ਪੁਰਾਣੀਆਂ ਫ਼ਿਲਮਾ ਦੇਖਣ ਲੱਗ ਜੋ ਉਹ ਤਾਂ ਹੁਣ ਵੀ ਪੁਰਾਣਾ time ਯਾਦ ਕਰਵਾ ਦੁ ਵੀ ਅਸੀਂ ਵੀ ਹਨਾ ਕਦੇ ਵੇਵੇਂ ਸੀਗੇ ਦੇਖਣ ਦੇਖਦੇ ਹੁੰਦੇ ਸੀਗੇ

ਅਨਟੀਨਾ ਹੁੰਦਾ ਸੀ ਦੇਖੋ ਉਹ੍ਤੇ ਲੱਗਦੇ ਸੀ set ਕਰਨ ਹੋਲੀ ਹੋਲੀ ਕਰਕੇ

ਅੱਗੇ ਹੋਲੀ ਦੂਜੇ ਚਲੋ ਠੀਕ ਹੈ ਕੇ ਬੰਦਾ ਦੇਖਦਾ ਤਾਂ ਸਹੀ ਹੈ ਉਹਨੂੰ ਚਾਹੇ ਜਿੰਨੀ ਮਰਜ਼ੀ ਵਾਰ ਦੇਖੀ ਜਾਏ ਇਹ ਪਹਿਲਾਂ ਜਦੋਂ ਨਾ ਪਹਿਲਾਂ time ਚ ਆਪਾਂ ਕਹਿਏ ਤਾਂ TV ਚਾਹੇ colored ਨਹੀਂ ਹੁੰਦੇ ਸੀ

ਇੱਕ time ਹੁੰਦਾ ਸੀ ਸਾਰਾ ਪਰਿਵਾਰ ਇੱਕਠੇ ਬੈਠ ਕੇ ਦੇਖਦਾ ਸੀ

ਦੇਖੋ ਉਹਨਾ ਨੂੰ ਇਹ ਹੁੰਦਾ ਸੀ ਸਭ ਨੂੰ ਵੀ ਇਹ time ਕੱਠੇ ਬਹਿਣਾ

ਹੋਰ ਅੱਜ ਕੱਲ ਤਾਂ TV ਦਾ ਕੋਈ ਫਾਇਦਾ ਹੀ ਨਹੀਂ LCD ਲਗਵਾਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕਿਉਂਕਿ phone ਤੇ ਕੋਈ netflix ਦੇਖ ਰਿਹਾ ਕੋਈ ਕੁੱਛ ਦੇਖ ਰਿਹਾ ਕੋਈ ਕੁੱਛ

ਹੁਣ IPL ਦੇਖਲੋ IPL free ਮਿਲ ਰਿਹਾ ਦੱਸੋ ਜੀ

ਵੀ ਬੰਦਾ ਹੁਣ ਪਹਿਲਾਂ ਦੇਖੋ ਆਪਾਂ ਵੀ ਆਪਣੀ ਜਦ ਆਪਾਂ ਛੋਟੇ ਸੀ ਆਪਾਂ ਵੀ ਨੀ ਦੇਖਦੇ ਸੀ ਕਰਨ ਆਉਣਾ ਅੱਜ match ਆਉਣਾ

ਹੁਣ ਤਾਂ ਬੱਚੇ ਬੱਚੇ phone ਚੱਕੀ ਫਿਰਦੇ ਨੇ

ਸਭ phone ਚੱਕੀ ਫਿਰਦੇ ਨੇ phone ਦੇ ਉੱਤੇ ਸਾਰਾ ਕੁੱਛ ਚੱਲ ਰਿਹਾ

ਦੇਖਲੋ ਵੀ TV ਤਾਂ ਹੁਣ ਉਹ ਹੋਗਿਆ ਹੁਣ ਕੇ ਨਾ ਹੀ ਹੋਵੇ ਤਾਂ ਉਹ ਹੈ ਬੱਸ ਅਮ ਇਹ ਤਾਂ ਇੱਕ ਸਿਰਫ TV ਕਾਹਦੇ ਵਾਸਤੇ ਆ ਵੀ ਘਰ ਦੇ ਵਿੱਚ ਇੱਕ show off

ਸਾਰਾ phone ਨੇ ਹੀ ਕੰਮ ਚੱਕਿਆ ਹੋਇਆ ਸਾਰੀ ਜਿੰਮੇਵਾਰੀ phone ਤੇ ਆਈ ਹੋਈ ਹੈ ਹੋਰ ਛੋਟਾ ਜਾ phone ਹੈ ਇੱਕ ਜਿਹੜੀ ਬੰਦੇ ਦੀ ਇੱਕ life ਬਣ ਚੁੱਕੀ ਹੈ life reminder ਲਗਾ ਦਿੰਨੇ ਹਾਂ ਆਪਾ ਉਹ੍ਤੇ ਕਿੰਨੇ ਕੰਮ notepad ਤੇ ਕਰ ਦਿੰਨੇ ਆਂ